ਦੀ ਥਾਂ ਕੇਵਲ ਉਸਦਾ ਚਿੱਤਰ ਹੀ ਉਕੀਲਿਆ ਜਾਂਦਾ ਹੈ, ਮਾ ਮਾਤਾ ਦੀ ਮੂਰਤੀ ਨਹੀਂ ਬਣਾਈ ਜਾਂਦੀ ਗੋਹੇ ਨਾਲ ਤੇ ਸਾਂਝੀ ਦੀ ਮੂਰਤੀ ਪ੍ਰਤਿਭਾ ਪੂਰੇ ਜਲੋਲ ਵਿੱਚ ਅਹ ਜਲੌ ਵਿੱਚ ਪੂਰਨਮਾਸੀ ਅਹ ਰੂਪਮਾਨ ਹੋਈ ਹੁੰਦੀ ਹੈ, ਸਾਂਝੀ ਮਾਈ ਦੀ ਪੂਜਾ ਹਰ ਰੋਜ਼ ਸ਼ਾਮ ਵੇਲੇ ਕੀਤੀ ਜਾਂਦੀ ਹੈ, ਦੁਸਹਿਰੇ ਵਾਲੇ ਦਿਨ, ਮਰਗੀ ਸਰਘੀ ਵੇਲੇ

ਰਾਮ ਲੀਲ੍ਹਾ ਖੇਡਿਆ ਜਾਂਦਾ ਹੈ, ਦਸਵੇਂ ਦਿਨ ਨੌਰਾਤੇ ਤੋਂ ਦੁਸਹਿਰਾ ਮਨਾਇਆ ਜਾਂਦਾ ਹੈ, ਕੱਤਕ ਤੋਂ ਸਰਦੀ ਦੀ ਰੁੱਤ ਸ਼ੁਰੂ ਹੁੰਦੀ ਹੈ, ਇਸ ਰੁੱਤ ਵਿੱਚ ਸਭ ਤੋਂ ਵੱਡੇ ਉਸਤਵ ਮਨਾਏ ਜਾਂਦੇ ਹਨ, ਕੱਤਕ ਦੀ ਪੂਰਨਮਾਸ਼ੀ ਨੂੰ, ਸਾਰੇ ਪੰਜਾਬ ਵਿੱਚ, ਗੁਰੂ ਨਾਨਕ ਦੇਵ ਜੀ ਦਾ ਜਨਮ ਉਤਸਵ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ, ਕੱਤਕ ਦੇ ਮਹੀਨੇ ਜੀਵਨ ਦੀ ਕਣੀ ਪ੍ਰਜਵੱਲਿਤ ਕੀ ਹੁੰਦੀ ਹੈ ਇਸ ਦੇ ਹਨੇਰੇ ਪੱਖ ਦੀ ਚੌਥੀ ਤਿਥ ਨੂੰ ਕਰਵਾ ਚੌਥ ਦਾ ਪੂਰਬ ਆਉਂਦਾ ਹੈ, ਇਸ ਦਿਨ ਸੁਹਾਗਣ ਇਸਤਰੀਆਂ ਨਿਰਜਲ ਵਰਤ ਰੱਖ ਕੇ ਆਪਣੇ ਆਪਣੇ ਪਤੀ ਲਈ ਲੰਮੀ ਉਮਰ ਲਈ ਕਾਮਨਾ ਕਰਦੀਆਂ ਹਨ, ਇਸ ਵਰਤ ਤੋਂ ਚਾਰ ਦਿਨ ਬਾਅਦ ਅਸ਼ਟਮੀ ਦੀ ਔਲਾਦ ਦੀ ਸੁੱਖ ਸ਼ਾਂਤੀ ਲਈ ਤੰਦ ਤੰਦਰੁਸਤੀ ਲਈ ਨਿਰਜਲ ਵਰਤ ਰੱਖ ਕੇ ਅਹੋਈ ਮਾਤਾ ਦੇਵੀ ਦੀ ਪੂਜਾ ਕਰਦੀਆਂ ਹਨ।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 ਸੰਵਾਰ-ਸ਼ਿੰਗਾਰ ਲੈਂਦੇ ਹਨ, ਲੜੀਆਂ ਲਗਾਉਂਦੇ ਹਨ ਦੀਵੇ ਬਾਲਦੇ ਹਨ, ਉਹ ਘਰ ਦੀਆਂ ਦੀਵਾਰਾਂ ਨੂੰ ਲੱਛਮੀ ਦੇਵੀ ਉਸ ਦਾ ਵਾਹਣ ਮੋਰ sorry ਉਸਦਾ ਵਾਹਨ ਉੱਲੂ ਅਤੇ ਫੁੱਲ, ਵੇਲਾਂ ਤੇ ਬੂਟੇ ਉਲੀਕ ਕੇ, ਉਹਨਾਂ ਵਿੱਚ ਰੰਗ ਭਰਦੇ ਹਨ ਰਾਤ ਵੇਲੇ, ਘਰਾਂ ਦੀਆਂ ਦਰਵਾਜ਼ਿਆਂ, ਖਿੜਕੀਆਂ ਅਤੇ ਕੋਠਿਆਂ ਤੇ ਬਨੇਰਿਆਂ ਉੱਤੇ, ਦੀਵਿਆਂ ਨਾਲ ਅਹ ਸਜਾਇਆ ਜਾਂਦਾ ਹੈ ਸਾਰੇ ਬਹੁਤ ਸਾਰੇ ਦੀਵੇ ਲਗਾਏ ਜਾਂਦੇ ਹਨ ਉਹ ਤੇ ਤੇ ਇਸ ਰਾਤੀ ਕਈ ਲੋਕ ਲਕਸ਼ਮੀ ਦੇਵੀ ਦੀ ਪੂਜਾ ਵੀ ਕਰਦੇ ਹਨ, ਅੰਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਵਿੱਚ ਦੀਵਾਲੀ ਦਾ ਜਲੌ ਵੇਖਣ ਵਾਲਾ ਹੁੰਦਾ ਹੈ। ਅੰਮ੍ਰਿਤਸਰ ਵਿੱਚ ਦੀਵਾਲੀ ਦਾ ਮੁੱਢ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਬੱਝਿਆ ਸੀਗਾ ਜਦੋਂ ਗੁਰੂ ਗੋਬਿੰਦ ਸਿੰਘ ਜੀ ਗਵਾਲੀਅਰ ਦੇ ਕਿਲ੍ਹੇ ਤੋਂ ਬਵੰਜਾ ਗਾ ਰਾਜਿਆਂ ਨੂੰ, ਬੰਦੀ ਤੋਂ ਛੁਡਵਾ ਕੇ ਅੰਮ੍ਰਿਤਸਰ ਪੁੱਜੇ ਤਾਂ ਉਸ ਦਿਨ ਸਬੱਬ ਨਾਲ ਦੀਵਾਲੀ ਸੀ, ਉਹਨਾਂ ਦੇ ਸਵਾਗਤ ਵਿੱਚ ਸਾਰਾ ਸ਼ਹਿਰ ਤੇ ਸ੍ਰੀ ਹਰਿਮੰਦਰ ਸਾਹਿਬ ਜਮਗਾ, ਜਗਮਗਾ ਉਠਿਆ ਸੀ, ਉਦੋਂ ਤੋਂ ਹੀ ਸ੍ਰੀ ਹਰਿਮੰਦਰ ਸਾਹਿਬ ਵਿੱਚ ਦੀਵਾਲੀ ਨੂੰ ਉਚੇਚੀ ਰੋਸ਼ਨੀ ਨਾਲ ਸਜਾਇਆ ਜਾਂਦਾ ਹੈ, ਤੇ ਦੀਵਾਲੀ ਮੌਸਮੀ ਉਤਸਵ ਹੈ ਇਹ ਅੰਦਰ ਤੋਂ ਅੰਦਰ ਦੀ ਜੀਵਨ ਕਣੀ, ਕੁਦਰਤ ਦੀ ਕਣੀ ਅਤੇ ਇਕਸੁਰ ਹੋ ਕੇ ਜਗਣ ਤੋਂ ਉਤਸਵ ਹੈ ਭਾਵ ਕੁਦਰਤ ਦੀ ਜੋਤ ਨਾਲ ਅੰਦਰ ਦੀ ਜੋਤ ਨੂੰ ਪ੍ਰਜਵੱਲਿਤ ਕਰਨਾ ਹੁੰਦਾ ਹੈ ਦੀਵਿਆਂ ਦੀ ਜੋਤ ਤਾਂ ਇਸ ਦਾ ਪ੍ਰਤੀਕ ਹੈ ਹੀ ਪਰ ਮਿਥਿਹਾਸ ਕਹਿੰਦਾ ਹੈ ਕਿ ਰਾਮ ਚੰਦਰ

ਗੋਹੇ ਦੀ ਢਿੰਗਰ ਆਦਿ ਇਕੱਠਾ ਕਰਦੇ ਹਨ, ਕਿਸੇ ਕਿਸੇ ਰੀਤ ਗੀਤ ਵਿੱਚ ਤਾਂ ਇਤਿਹਾਸ ਦਾ ਕੋਈ ਅੰਸ਼ ਵੀ ਉਸਲਟਦਾ ਹੈ, ਲੈ ਲਿਆ ਹੈ, ਸੁੰਦਰ ਮੁੰਦਰੀਏ ਗੀਤ ਵਿੱਚ ਦੁੱਲ੍ਹੇ ਭੱਟੀ ਦੇ ਜੀਵਨ ਦੀ ਇੱਕ ਘਟਨਾ ਵੱਲ ਸੰਕੇਤ ਹੈ ਲੋਹੜੀ ਵਾਲੀ ਰਾਤ ਉਂਞ ਤਾਂ ਹਰ ਗਲੀ ਮਹੱਲੇ ਵਿੱਚ ਲੋਹੜੀ ਬਾਲੀ ਜਾਂਦੀ ਹੈ, ਪਰ ਜਿਸ ਘਰ ਪੁੱਤਰ ਜੰਮਿਆ ਹੋਵੇ ਜਾਂ ਨਵਾਂ ਨਵਾਂ ਵਿਆਹ ਹੋਇਆ ਹੋਵੇ, ਉਹ ਲੋਹੜੀ ਨੂੰ ਉਚੇਚੇ ਸ਼ਗਨਾਂ ਨਾਲ ਮਨਾਉਂਦੇ ਹਨ ਅਤੇ ਗਲੀ ਗਲੀ ਹਰ ਮੁਹੱਲੇ ਵਿੱਚ ਗੁੜ ਤੇ ਰਿਓੜੀਆਂ ਵੰਡਦੇ ਹਨ, ਅੱਜ ਕੱਲ੍ਹ ਨਵ ਜੰਮੀਆਂ ਕੁੜੀਆਂ ਦੀ ਵੀ ਲੋਹੜੀ ਮਨਾਈ ਜਾਣ ਲੱਗ ਪਈ ਹੈ ਲੋਹੜੀ ਦੇ ਅਗਲੇ ਦਿਨ ਮਾਘੀ ਦਾ ਤਿਉਹਾਰ ਆਉਂਦਾ ਹੈ, ਜਿਸਨੂੰ ਮਕਰ ਸੰਕਰਾਤੀ ਵੀ ਕਿਹਾ ਜਾਂਦਾ ਹੈ ਅਹ ਮੁਕਤਸਰ ਦਾ ਪ੍ਰਸਿੱਧ ਮੇਲਾ ਮਾਘੀ ਨੂੰ ਹੀ ਲੱਗਦਾ ਹੁੰਦਾ ਹੈ, ਫੱਗਣ ਦੀਆਂ ਮੱਸਿਆ ਨੂੰ ਸਿਵਰਾਤਰੀ ਦਾ ਪੁਰਬ ਆਉਂਦਾ ਹੈ, ਇਸ ਤਰ੍ਹਾਂ ਪੰਜਾਬ ਵਿੱਚ ਮੇਲਿਆਂ ਤੇ ਤਿਉਹਾਰ ਲਗਾਤਾਰ ਚੱਲਦੇ ਹੀ ਰਹਿੰਦੇ ਹਨ,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 ਚੱਲਦੇ ਹੀ ਰਹਿੰਦੇ ਹਨ, ਭਾਈਚਾਰਕ ਜੀਵਾਂ ਦੇ ਜਨਮ-ਮਰਨ ਤੇ ਵਿਆਹ-ਸ਼ਾਦੀ ਮੌਕੇ ਇਨ੍ਹਾਂ ਦਾ ਸਭ ਕੁਛ ਅਸਲੀ ਰੂਪ ਸਾਹਮਣੇ ਆਉਂਦਾ ਹੀ ਹੈ।

ਜਲ ਪਰਮੇਸਰ ਬਸੰਤ ਦੇਵਤਾ ਹੁੰਦੇ ਹਨ ਅਗਵਾਈ ਵਾਸਤੇ ਅਸੀਂ ਕਿਸੇ ਪੰਡਤ, ਪ੍ਰੋਹਤ, ਨਾਈ, ਭਾਈ ਦਾਈ ਜਾਂ ਮੁੱਲਾਂ ਮੁਲਾਣੇ ਨੂੰ ਸੱਦ ਲੈਂਦੇ ਹਾਂ, ਇਹ ਸੰਸਕਾਰ ਜਿਵੇਂ ਉਪਜੇ ਹਨ ਇਹਨਾਂ ਦੇ ਪਿੱਛੇ ਕੀ ਕੀ ਮਨੋਰਥ ਅਹ ਕੰਮ ਕਰ ਰਹੇ ਸਨ ਇਹ ਬੜਾ ਦਿਲਚਸਪ ਵਿਸ਼ਾ ਹੈ ਮੁੱਢਲੇ ਮਨੁੱਖ ਨੂੰ ਦੈਵੀ ਦੇਵਤਾਂ ਦਾ ਸਾਥੋਂ ਜ਼ਿਆ ਜ਼ਿਆਦਾ ਸੀਗਾ।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 ਉਹ ਸੰਸਕਾਰ, ਖ਼ੁਸ਼ੀਆਂ ਤੇ ਪ੍ਰਗਟਾਵੇ ਤੋਂ ਵੀ ਪੈਦਾ ਹੋਏ ਸਨ, ਜਿਵੇਂ ਮਨੂ ਦੀ ਭਾਈਚਾਰਕ ਵੰਡ ਅਨੁਸਾਰ ਮਨੁੱਖ ਦੇ ਜੀਵਨ ਨੂੰ ਚਾਰ ਭਾਗਾਂ ਬ੍ਰਹਮਚਰਜ ਵਿੱਚ ਅਹ ਗ੍ਰਿਹਸਥ ਬਾਨਪ੍ਰਸਥ ਤੇ ਸੰਨਿਆਸ ਵਿੱਚ ਵੰਡਿਆ ਗਿਆ ਸੀ ਅਤੇ ਹੋਰ ਭਾਗ ਦੇ ਵੱਖ-ਵੱਖ ਸੰਸਕਾਰ ਬੱਝੇ ਹੋਏ ਸਨ ਇਹਨਾਂ ਦੀ ਮਰਿਆਦਾ ਵਿੱਚ ਮ ਬੱਝੇ ਸਾਡੇ ਵਡਾਰੂ ਰੋਜ਼ਾਨਾ ਜੀਵਨ ਦੀ ਅਨੇਕਾਂ ਸਮੱਸਿਆਵਾਂ ਦੀ ਚਿੰਤਾ ਦਾ ਭਾਰ ਆਪਣੇ ਮਨ ਵਿੱਚ ਉੱਤੇ ਪਾਉਣ ਦੀ ਥਾਂ ਇਹਨਾਂ ਉੱਤੇ ਛੱਡ ਦਿੰਦੇ ਸਨ ਹੁਣ ਇਹਨਾਂ ਵਿੱਚੋਂ ਬਹੁਤੇ ਸੰਸਕਾਰ ਸਾਡੇ ਭਾਈਚਾਰੇ ਵਿਲੋ ਵਿੱਚੋਂ ਲੋਪ ਹੋਏ ਜਾਂਦੇ ਹਨ, ਇਹੋ ਕਾਰਨ ਹੈ ਕਿ ਸਾਡੇ ਇਹਨਾਂ ਦੀ ਸਾਂਭ ਸੰਭਾਲ ਤੇ ਵਰਤਣ ਵਰਣਨ ਬੜਾ ਜ਼ਰੂਰੀ ਸਾ ਹੋ ਗਿਆ ਹੈ, ਸਾਡੇ

ਤੇ ਲੋਹਾ ਬਚਾਅ ਦਾ, ਅਨਾਜ ਚੜ੍ਹਾਵੇ ਦਾ ਅਤੇ ਬਿਰਖ ਦੀ ਟਹਿਣੀ ਜਾਂ ਹਰੀ ਘਾਹ ਜਿਸ ਨੂੰ ਵੀ ਦੁੱਬ ਵੀ ਕਹਿੰਦੇ ਹਨ, ਚੰਗੇ ਸ਼ਗਨਾਂ ਦਾ ਸੂਚਕ ਮੰਨਿਆ ਜਾਂਦਾ ਹੈ, ਸਭ ਤੋਂ ਪਹਿਲਾਂ ਅਸੀਂ ਗਰਭ ਸੰਸਕਾਰ ਬਾਰੇ ਦੱਸਾਂਗੀ ਮੈਂ ਪਹਿਲੇ ਸਮੇਂ ਵਿੱਚ ਪ੍ਰੇਤ ਰੂਹਾਂ ਤੋਂ ਬਚਣ ਲਈ ਗਰਭ ਦੇ ਤੀਜੇ, ਪੰਜਵੇ ਜਾਂ ਸੱਤਵੇ ਮਹੀਨੇ ਵਿੱਚ ਇਸਤਰੀ ਦੇ ਪੱਲੇ ਨਾਲ ਅਨਾਜ ਬੰਨ੍ਹਿਆ ਹੁੰਦਾ ਸੀਗਾ ਉਸਦੇ ਪੱਲੇ ਪਾਇਆ ਜਾਂਦਾ ਸੀ, ਜੇ ਕੁੜੀ ਸਹੁਰੇ ਘਰ ਹੋਵੇ ਤਾਂ ਇਹ ਅਨਾਜ ਮਾਪੇ ਭੇਜਦੇ ਸਨ। ਜੇ ਇਸਨੂੰ ਅਹ ਰਿੰਨ੍ਹ ਕੇ ਖਾਂਦੀ ਸੀ ਤੇ ਭਾਈਚਾਰੇ ਵਿੱਚ ਵੰਡਦੀ ਸੀ, ਇਹ ਸੂਰਤ ਵਿੱਚ ਇਹ ਰਸਮ ਕਰਨ ਵੇਲੇ ਦੋਵੇਂ ਪਤੀ ਪਤਨੀ, ਪਤਨੀ ਦੇ ਮਾਪਿਆਂ ਵੱਲੋਂ ਅਹ ਘੱਲੇ ਹੋਏ ਕੱਪੜੇ ਪਹਿਨ ਕੇ, ਜਠੇਰਿਆਂ ਦੀ ਪੂਜਾ ਕਰਦੇ ਸਨ, ਪੰਜਾਬ ਵਿੱਚ ਆਮ ਤੌਰ ਤੇ ਪਹਿਲਾ ਬੱਚਾ ਹੋਣ ਸਮੇਂ ਕੁੜੀ ਨੂੰ ਉਸ ਦੇ ਪੇਕੇ ਭੇਜ ਦਿੱਤਾ ਜਾਂਦਾ ਸੀਗਾ, ਪੇਕੇ ਭੇਜਣ ਦਾ ਕਾਰਨ ਇਹ ਸੀਗਾ, ਦੱਸਿਆ ਜਾਂਦਾ ਸੀ ਵੀ ਉਸ ਦੀ ਮਾਂ ਉਸ ਦੀਆਂ ਸਰੀਰਕ ਲੋੜਾਂ ਨੂੰ ਸਹੁਰੇ ਘਰ ਨਾਲ ਵਧੇਰੇ ਜਾਣੂ ਹੁੰਦੀ ਸੀ ਤੇ ਇਸ ਲਈ ਆਮ ਤੌਰ ਕਰਕੇ ਪਹਿਲੇ ਬੱਚੇ ਦਾ ਜਨਮ ਉਹਦੇ ਨਾਨਕੇ ਘਰ ਹੁੰਦਾ ਸੀਗਾ। ਜਣੇਪੇ ਦੀਆਂ ਰਸਮਾਂ ਵਿੱਚ ਜਣੇਪੇ ਤੋਂ ਪਿੱਛੇ ਬੱਚਾ ਤੇ ਜੱਚਾ ਨੂੰ ਧੂਪ ਦਿੱਤੀ ਜਾਂਦੀ ਸੀ ਜਾਂ ਦੀਵਾ ਬਾਲ ਕੇ ਰੱਖਿਆ ਜਾਂਦਾ ਸੀ, ਜਿਹੜਾ ਕਿ ਦਸ ਦਿਨ ਲਗਾਤਾਰ ਜਗਦਾ ਰਹਿੰਦਾ ਹੈ। ਮੁੰਡਾ ਜਮਿਆਂ ਹੋਵੇ ਤਾਂ ਪਿੰਡ ਦੇ ਲਾਗੀ ਅਤੇ ਭਾਈਚਾਰੇ ਦੇ ਹੋਰ ਬੰਦਿਆਂ ਵਧਾਈਆਂ ਲੈ ਕੇ ਆ ਆ ਜਾਂਦੇ ਸਨ ਦੁੱਬ ਨੂੰ ਖ਼ਸ਼ੀ ਦੇ ਕੇ ਮੌਕੇ ਉੱਤੇ ਵਧਾਈ ਦਾ ਚਿੰਨ੍ਹ ਮੰਨਿਆ ਜਾਂਦਾ ਸੀ, ਵਧਾਈਆਂ ਲੈ ਕੇ ਲਾਗੀਆਂ ਨੂੰ ਸ਼ਰਧਾ ਅਨੁਸਾਰ ਲਾਗ ਅਤੇ ਭਾਈਚਾਰੇ ਵਿੱਚ ਗੁੜ, ਮਿਸਰੀ ਜਾਂ ਪਤਾਸੇ ਵੰਡ ਜਾ ਦਿੱਤੇ ਜਾਂਦੇ ਸਨ, ਇਹਨਾਂ ਵਿੱਚੋਂ ਕੁੱਝ ਰੀਤਾਂ ਹਾਲਾਂ ਵੀ ਰੀਤੀਆਂ ਰਿਵਾਜਾਂ, ਇਹ ਹਾਲੇ ਵੀ ਕਾਇਮ ਹਨ ਜਨਮ ਪਿੱਛੋਂ ਅਹ ਗੁੜ੍ਹਤੀ ਦੀ ਰਸ਼ਮ ਮਹੱਤਵਪੂਰਨ ਮੰਨੀ ਜਾਂਦੀ ਹੈ, ਬੱਚੇ ਦੇ ਜਨਮ ਤੋਂ ਇੱਕਦਮ ਬਾਅਦ ਕੋਈ ਚੀਜ਼ ਗੁੜ, ਸ਼ਹਿਦ ਜਾਂ ਦੁੱਧ ਆਦਿ ਉਸਦੇ ਮੂੰਹ ਨੂੰ ਨਹੀਂ ਲਾ ਅਹ ਮੂੰਹ ਨੂੰ ਲਾਇਆ ਜਾਂਦਾ ਹੈ ਤੇ ਜਾਂਦੀ ਹੈ ਉਸ ਰਸਮ ਨੂੰ

ਡਲੀ ਜਾਂ ਕਿਸੇ ਦੇ ਭੇੜ ਬੱਕਰੀ ਦੇ ਦੁੱਧ ਦਿੱਤੀ ਜਾਂਦੀ ਸੀ ਗੁੜਤੀ ਦੇਣ ਦੇ ਸਮੇਂ ਇੱਕ ਮਾਂ ਆਪਣੇ ਬੱਚੇ ਨੂੰ ਦੁੱਧ ਨਹੀਂ ਸੀ ਚੁਵਾਉਂਦੀ,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

hello

ਸਾਡੇ ਕੋਲ ਤਾਂ ਕਿਆ ਗੱਲ ਆ ਬੱਚਿਆ ਨੂੰ ਦੁੱਧ ਪਿਲਾ ਲੋ ਬੱਚਿਆ ਨੂੰ ਸਲਾਂ ਦੋ ਅੱਪ ਸੋਲੋ ਵਿਆਹ ਤੇ ਬਾਅਦ ਤਾਂ ਆਹੀ ਕੁਛ ਹੁੰਦਾ ਐ ਦੀਦੀ ਹੈਨਾ

ਮੈਂ ਤਾਂ ਜਾਊ ਮੈਂ ਕਿਹਾਂ ਮੈਂ ਤਾਂ ਜਾਊਗੀ, ਮੇਰੇ ਘਰਦੇ ਭੇਜ ਰਹੇ ਆ ਮੈਂ ਜਾਊਗੀ ਹਮ ਹਲੇ ਮੈਂ ਕਿਹਾ ਮੈਂ ਅਪਣੇ ਘਰੇ ਐ ਫੇਰ ਫੇਰ ਦੱਸੀ ਫੇਰ ਮੈਂਨੂੰ ਕਹਿ ਇੱਥੇ ਨੀ ਜਾਣਾ ਉੱਥੇ ਨੀ ਜਾਣਾ ਅਮ

ਮੈਂ ਕਿਹਾ ਜਿੱਥੇ ਤੂੰ ਦਵਾਊਗਾ ਨਾ ਖੁਦ ਫੇਰ ਫੇਰ ਕਹਿ ਵੀ ਆਹ ਨੀ ਲੈਣਾ ਹਮ ਪਹਿਲੇ ਦਿਨ ਕਹਿੰਦਾ ਜਦ ਤੂੰ ਹੁਣੇ ਨੀ ਸੁਣਦੀ ਮੇਰੀ ਬਾਦ ਚ ਕਿਆ ਸੁਣੁਗੀ, ਮੈਨੂੰ ਕਹਿੰਦਾ ਚਲੋ ਕੋਈ ਨਾ ਵਿਆਹ ਤੇ ਬਾਦ ਦੇਖਾਂਗੇ ਹਾਂ ਬਹੁਤ ਖਰਾਬ ਐ ਉਹ ਕਿਆ ਕਹਿੰਦੀ ਮੈਂ ਕਿਹਾ ਤੁਹਾਡੇ ਭਾਈ ਦੀ ਚੁਗਲੀਆਂ ਕਰਦੀ ਆ ਮੈਂ ਅਮ ਦੱਸੂਗੀ ਮੈਂ ਉਹਨੂੰ ਕਹਿਣਾ ਬਾਈ ਐ ਬੋਲਦੀ ਤੀ ਮੈਨੂੰ

ਦੱਸ ਦਿਓ ਮੈਨੀ ਡਰਦੀ ਹਲੇ

ਹੋਰ ਕਿਆ ਅਮ ਤੁਸੀਂ ਕਿਆ ਕਹਿ ਰਹੇ ਤੇ ਵੀ ਇੱਕ ਦਿਨ ਬੈਠੇ ਤੇ ਜਦ ਆਰਿਕਾ ਹੋਈ ਹੋਈ ਤੀ ਨਾ ਤਾਂ ਮੈਂ ਉੱਥੇ ਤੀ ਤਾਜਪੁਰ

ਏਹ ਆਇਆ ਜਿਸ ਦਿਨ, ਏਹ ਆਇਆ ਤਾ ਇੱਕ ਦਿਨ ਈ ਆਇਆ ਥਾ ਇਹਨੂੰ ਦੇਖਣ ਵਾਸਤੇ ਮਤਲਬ ਘਰ hospital ਤਾਂ ਆਇਆ ਤਾ but ਘਰ ਵੀ ਆਇਆ ਹੈਨਾ ਤਾਂ ਅੱਸੀ ਕਹਿਣ ਲੱਗਗੇ ਅੱਸੀ ਕਿਹਾ ਤੇਰਾ ਵਿਆਹ ਕਰ ਦੇਣਾ ਹੁਣ ਅਸੀਂ ਵਿਆਹ ਖਾਣੇ ਜੋਗਾ ਕਰਦੇ ਹੁਣ ਕੋਈ ਵਿਆਹ ਨੀ ਆਇਆ ਕਰਦਾ ਕਹਿੰਦਾ ਹਲੇ ਨੀ ਕਰਨਾ ਕਹਿੰਦਾ ਚਾਰ ਪੰਜ ਸਾਲ ਵਿਆਹ ਮੈਂ ਕਿਹਾ ਅੱਛਾ

ਦੱਸਦਾ ਤਾ ਮੈਨੂੰ ਬਹੁਤ ਉਹਨੂੰ tension ਆ ਸਾਡੀ ਵੀ ਇਹ ਨਿਆਣੇ ਸਾਂਬ ਇਹਨੀਂ ਤਾਂ ਨਿਆਣੇ ਸਾਂਬ ਕੇ ਬਹਿ ਜਾਣਾ ਕੰਮ ਕਿਹਨੇ ਕਰਨਾ ਹੋਰ ਕਿਆ ਉਹਨੂੰ ਅਪਣੇ ਕੰਮ ਦੀ tension ਐ ਸਾਡੀ ਥੋੜਾ ਨਾ ਹੋਰ ਕਿਆ ਵੀ ਕੰਮ ਤਾਂ ਫਿਰ ਵੀ ਭਾਂਡੇ ਤਾਂ ਮੈਨੂੰ ਈ ਮਝਣੇ ਪੈਣੇ ਹਰ ਪ੍ਰੋਗਰਾਮ ਤੇ ਉਦਣ ਵਿ ਦੋਨੇ

ਅਪਣੇ ਵਿਆਹ ਚ ਬੰਦੇ ਨੂ ਲਿਹਾਜ ਕਰ ਦਿੰਦੇ ਵੀ ਠੀਕ ਐ ਇਹਦੇ ਬਟਨਾਂ ਲੱਗ ਗਿਆ ਵਾ ਹੁਣ ਨਾ ਜੇ ਤੁਹਾਡੇ ਬੱਚੇ ਛੋਟੇ ਐ ਦੇਖੋ, ਜੇ ਅਸੀਂ ਵਿਆਹ ਕਰਾਈਏ, ਤੁਹਾਡੇ ਬੱਚੇ ਛੋਟੇ ਐ, ਤੁਸੀਂ ਅਪਣੇ ਬੱਚਿਆ ਨੂੰ ਸਾਬੂਗੇ ਕਿ ਭਾਂਡੇ ਮਝੂਗੇ ਫਿਰ ਓਹ ਫੇਰ ਅਸੀਂ ਕਹਿ ਦੇਣਾ ਬਾਈਆ ਭਾਂਡੇ ਧੋਣੇ ਆਲੇ ਲਾਲੋ, ਰੋਟੀ ਬਣਾਣੇ ਆਲੇ ਲਾਲੋ

ਮੇਰੇ ਬੱਚਿਆ ਦਾ ਤਾਂ ਬਹੁਤ ਸੋਖਾ ਐ ਜਿਹੜਾ ਮਰਜ਼ੀ ਲੈਜੋ, ਕੋਈ tension ਨੀ ਬੋਤਲ ਚਾਈਦੀ ਸਾਨੂੰ ਹੋਰ ਬੋਤਲ ਦੇਦੋ ਓਹਨੂੰ ਬਸ

ਉਹਨੇ ਮੇਰਾ ਪੀਤਾ ਈ ਨੀ ਨਾ ਤਾਂ ਬੋਤਲ ਲੱਗੀ

ਯਰ ਲੋਕ ਦੁਖੀ ਕਰ ਦਿੰਦੇ ਤੂੰ ਆਪਣਾ ਪਿਲਾ ਆਪਣਾ ਪਿਲਾ ਹੁਣ ਜਦ ਹੁੰਦਾ ਈ ਨੀ ਕਿੱਥੇ ਤੇ ਪਿਲਾ ਦਵਾ ਮੈਂ ਹਾਂ

ਉਹਨੂੰ ਗਾਈ ਦਾ ਦੁੱਧ ਵੀ ਨੀ ਸਵਾਦ ਲੱਗਦਾ

ਕਹਿ ਅਸੀਂ ਏਨੇ ਡੱਬੇ ਕਿਥੋਂ ਲੈ ਕੇ ਆਨੇ ਭਾਈ ਹਫ਼ਤੇ ਚ ਡੱਬਾ ਖਤਮ ਹੋ ਜਾਂਦਾ ਓਹ ਹਾਂ

ਮਾਮਿਆ ਤੋਂ ਮਗਾਇਆ ਕਰੋ ਮਾਮਿਆ ਦੀਆ ਦੁਕਾਨਾਂ ਐ ਮਾਮੇ ਕਹਿੰਦੇ ਅਸੀਂ ਰੱਖਿਆ ਵਾ ਨੀ ਆਪਣੀਆ ਦੁਕਾਨਾ ਪਰ ਛੋਟੇ ਮਾਮੇ ਨੂੰ ਪੁੱਛਣ ਪੈਣਾ

ਬੜੇ ਨੇ ਤਾਂ ਮਨਾ ਕਰਤਾ ਵਾ ਛੋਟੇ ਨੂੰ ਪੁੱਛਣ ਪੈਣਾ ਕਹਿ ਰੱਖੋ ਨਾ ਫਿਰ ਹੁਣ ਥੋਨੂੰ ਪਤਾ ਨੀ ਬੱਚੇ ਆ ਘਰ ਚ ਉਹਨੇ ਕਹਿਣਾ ਤੈਨੂੰ ਵੀ ਨਾਲ਼ ਕੱਪ ਭੇਜਣ ਪਿਆ ਕਰਨਾ ਅੱਧਾ ਤਾਂ ਸਾਡੇ ਨਿਆਣੇ ਨਿਆਣਿਆ ਨੇ ਈ ਪੀ ਜਣਾ, ਰੱਖ ਕੇ ਕਿਆ ਫ਼ੈਦਾ ਸਾਨੂੰ ਹੋਰ, ਤੁਸੀਂ ਖਰੜ ਕਦ ਆਉਣਾ ਕੀ ਪਤਾ ਕਦ ਆਉਣਾ ਅਸੀਂ ਖਰੜ ਛੱਡਦਾ ਖਰੜ ਨਾ ਨਾ ਛੱਡਿਆ ਨੀ ਆਣਾ ਏ ਹਮ ਆਜੀਓ ਫਿਰ ਮਿਲਜਿਓ ਮੈਨੂੰ ਵੀ ਤਾਰਿਕਾ ਨੂੰ ਮਿਲਾ ਲੀਓ